ਸਾਹਮਣੇ ਇਕ ਆਦਮੀ ਲੈਣਾ--

ਟਮਾਟਰ ਕਈ ਗਲੇ ਸੜੇ ਵੀ ਹਨ ਇਹਨਾਂ ਤੇ ਕੁਝ ਦਾਗ ਧੱਬੇ ਵੀ ਹਨ

ਦੋ ਟਾਇਰ ਹਨ ਮੋਟਰਸਾਈਕਲ ਦੋ ਦੁਕਾਨਾਂ--

ਦਰਖਤ ਪਸ਼ੂ ਕੰਧਾਂ ਘਾਹ--

ਖੇਡ ਦਾ ਮੈਦਾਨ ਸਾਹਮਣੇ ਬਿਲਡਿੰਗ --

ਲੇਡੀ ਪੇਸ਼ਂਟ ਬਾਰੀ ਮੇਚ--

ਇੱਕ ਆਦਮੀ ਏ_ਸੀ ਗੱਡੀ ਫੁੱਲ--

ਸਾਹਮਣੇ ਦ੍ਰਖਤ ਭਾਰਤ ਪੇਟ੍ਰੋਲਿਯਮ ਗੱਡੀ ਭਾਈ ਬਾਲਟੀ--

ਫੁੱਲਾਂ ਦੀ ਕਿਆਰੀ ਇੰਟਾਂ ਬੂਟਾ--